ਉਦੋ ਉਹਨੂੰ ਐਵੇਂ ਸੀਗਾ ਵੀ ਮੈਂ ਸਾਇਦ ਮੇਰੀ ਐਨੀਂ hit ਹੋ ਗਈ ਫ਼ਿਲਮ ਤੇ ਮੈਂ hit ਹੋਣ ਤੋ ਬਾਅਦ Netflix ਨੂੰ ਕੋਈ ਡੇਡ ਸੋ ਕਰੋੜ ਚ ਵੈਚੂਗਾ ਪਰ ਹੋਇਆ ਉਹਦਾ ਉੱਲਟ ਹੋਇਆ ਲੋਕਾਂ ਨੇ ਉਹ ਫ਼ਿਲਮ ਮਤਲਬ ਪਤਾ ਹੀ ਹੈ ਲੋਕਾਂ ਨੇ ਉਹਦਾ ਕਿੰਨਾ ਬੂਰਾ ਹਾਲ ਕੀਤਾ ਫ਼ੇਰ ਉਸ ਬੰਦੇ ਨੂੰ ਬੀਚਾਰੇ ਨੂੰ ਮਸਾ ਪੰਜਾਹ ਕਰੋੜ ਦੀ deal set ਕੀਤੀ ਵੀ ਚਲੋਂ ਮੇਰੀ ਫ਼ਿਲਮ ਤੁਸੀਂ ਐਨੇ ਚ ਤਾਂ ਖ਼ਰੀਦ ਲੋ theater ਵਿੱਚ ਤਾਂ ਕੁੱਛ ਕਰ ਨਹੀਂ ਪਾਏ ਚਲੋਂ ਕੀ ਪਤਾ Netflix ਤੇ hit ਹੋ ਜਏ

ਉੱਥੇ ਕਾਫ਼ੀ ਲੋਕਾਂ ਨੂੰ ਪਸੰਦ ਆਈ ਤੁਸੀਂ ਤਾਂ ਤੁਸੀਂ ਤਾਂ ਦੇਖ ਵੀ ਲਈ ਹੈ

ਅੱਛਾ ਮੈਂ ਮੈਨੂੰ ਇਹ ਫ਼ਿਲਮ ਦੇਖਣ ਦਾ ਕੋਈ ਇਹਨਾ ਖ਼ਾਸ ਸ਼ੋਂਕ ਨਹੀਂ ਕਿਉਂਕਿ ਇਹ ਜਿਸ ਫ਼ਿਲਮ ਤੇ ਬਣੀ ਸੀਗੀ forest gum ਉਹ ਤਾਂ ਪਹਿਲਾਂ ਹੀ ਦੇਖ ਚੁੱਕੀ ਸੀ Netflix ਤੇ ਤੇ ਬਾਅਦ ਚ ਫ਼ਿਰ ਮੇਰਾ ਤਾਂ ਕੋਈ ਦੇਖਣ ਨੂੰ mood ਹੈ ਨਹੀਂ ਸੀਗਾ

ਸਾਧਨ ਹੀ ਐਨੇ ਹੀ ਹੋ ਗਏ ਹੈ ਕੀ ਉਹ ਵੀ ਚੀਜ਼ਾਂ ਪਹਿਲਾਂ ਤੋਂ available ਕਿਸੇ ਹੋਰ ਤਰੀਕੇ ਦੇ ਹਿਸਾਬ ਨਾਲ ਹੈਗੀਆਂ ਤਾਂ ਉਸੇ ਚੀਜ਼ ਨੂੰ ਦੁਬਾਰਾ ਅਹ ਕੁੱਛ different ਤਰੀਕੇ ਦੇ ਨਾਲ ਬੱਸ ਉਹਨਾ ਨੇ ਦਿਖਾਇਆ ਹੈ ਲੋਕਾਂ ਦਾ ਮੰਨੋਰੰਜਨ ਕਰਨ ਦੇ ਲਈ ਹਾਂਜੀ ਉਹੀ ਤਾਂ ਗੱਲ ਹੈ ਮਤਲਬ ਉਹੀ ਵੀ ਅੱਜ ਕੱਲ ਇਹ ਵੀ ਕਿਹਾ ਜਾ ਰਹਿਆ ਕੀ Bollywood ਕੋਲ ਜੋ ਹੈ ਆਪਣਾ ਕੋਈ ਮਤਲਬ ਉਹਨਾ ਚ ਖੁੱਦ ਉਹ ਚੀਜ਼ਾਂ ਬਣਾ ਸਕਣ ਐਵੇਂ ਜਾ ਉਹਨਾ ਕੋਲ ਬਚਿਆ ਨਹੀਂ ਹੈ ਉਸ ਸਿਰਫ਼ ਕਦੇ south ਦੇ ਫਿਲਮਾਂ copy ਕਰਦੇ ਏ ਕਦੇ ਕਿਸੇ ਹੋਰ ਜਿਵੇਂ ਬਾਹਰ ਲਿਆਂ Hollywood ਦੀਆਂ ਇਹਨਾ ਕੋਲ ਆਪਣਾ ਕੁੱਛ ਬਣਾਉਣ ਲਈ ਤਾਂ ਹੈ ਨਹੀਂਗਾ ਇਸ ਕਰਕੇ ਇਹਨਾ ਦੀ ਫ਼ਿਲਮਾਂ ਅੱਜ ਕੱਲ flop ਹੋ ਰਹੀਆਂ ਏ

ਚੰਗੇ ਜਿਹੜੇ writer ਹੁੰਦੇ ਏ ਚੰਗੇ director ਹੁੰਦੇ ਏ ਉਹ ਸਭ ਮਤਲਬ ਵਧੀਆ ਚੀਜ਼ਾਂ ਨਹੀਂ ਲਿੱਖ ਰਹੇ ਕਹਾਣੀਆਂ ਲੋਕਾਂ ਤੋਂ ਜੋ ਲੋਕਾਂ ਦਾ ਵਧੀਆ ਮੰਨੋਰੰਜਨ ਕਰ ਸਕਣ

ਮੈਨੂੰ ਲੱਗਦਾ ਹੈ ਇਹਦੇ ਡੁੱਬਣ ਦਾ ਇੱਕ ਕਾਰਨ ਇਹ ਵੀ ਹੈ ਕੀ ਜਿਹੜਾ ਕਰੋਨਾ ਇੰਨੇ ਲੰਬੇ ਸਮੇਂ ਦੇ ਲਈ ਰਹਿਆ ਇੱਥੇ ਉਹਦਾ ਕਾਰਨ ਮਤਲਬ ਉਹਦਾ ਅਸਰ ਬਹੁਤ ਜਿਆਦਾ ਪਇਆ ਹੈ cinema ਦੇ ਉੱਪਰ ਕਿੰਨੀਆਂ ਸਾਰੀਆਂ ਕਿਉਂਕਿ

ਬੰਦ ਹੋ ਗਈਆਂ ਫ਼ਿਲਮਾਂ release ਹੋਣੀਆਂ ਬੰਦ ਹੋ ਗਈਆਂ ਇਹ ਜਿਹੜੇ ਜਿੰਨੀਆਂ ਵੀ APPS ਚੱਲੀਆਂ hot star Netflix ਇਹਨਾ ਵਿੱਚ ਉੱਛਾਣ ਆਉਣ ਦਾ ਕਾਰਨ ਹੀ ਕਰੋਨਾ ਹੈ ਕਰੋਨਾ ਦੇ ਲੋਕਾਂ ਦੀ

ਤੇ ਪਰ ਇਹ ਜਿਹੜੇ business ਹੈਗੇ ਏ ਉਹਨਾ ਦੀ ਵੀ ਉਹਨਾ ਦੇ ਵਿੱਚ ਵੀ ਬਹੁਤ ਬਦਲਾਵ ਆਇਆ ਜਿਵੇਂ ਲੋਕ ਪਹਿਲਾਂ cinema ਘਰਾਂ ਦੇ ਵਿੱਚ ਕਿੰਨਾ ਜਿਆਦਾ ਫਿਲਮਾਂ ਦੇਖਣ ਲਈ ਜਾਂਦੇ ਸੀ ਉਹ ਇੱਕ ਬਹੁਤ ਵੱਡਾ ਅਹ ਮੰਨਿਆਂ ਜਾਂਦਾ ਸੀ ਮੰਨੋਰੰਜਨ ਦਾ ਸਾਧਨ ਪਰ ਅੱਜ cinema ਦੀ ਜਿਹੜੀ ਪੁੱਛ ਹੈਗੀ ਏ ਉਹ ਬਹੁਤ ਘੱਟ ਗਈ ਏ ਲੋਕ cinema

ਜਾਣ ਤੋਂ ਚੰਗਾ ਉਹ ਕਹਿੰਦੇ ਹੈ ਕੀ ਚਲੋਂ ਅਸੀਂ ਘਰੇ ਬੈਠ ਕੇ ਆਪ ਦਾ ਉਹ ਕਿੰਨਾ ਜਾਣ ਆਉਣ ਦਾ time ਜਿਵੇਂ ਹੁਣ ਆਪਾਂ ਦੇਖੀਏ ਹਮ ਦਿੱਲੀ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਆਉਣ ਜਾਣ ਤੇ ਵਿੱਚ ਕਿੰਨਾ time ਲੱਗ ਜਾਂਦਾ ਏ ਤਾਂ ਲੋਕ ਹੁਣ ਇਹ ਸੋਚਣ ਲੱਗ ਗਏ ਏ ਕੀ ਉਹ time ਬਚਾਉ ਨਾਲੇ ਕੀ ਹੈ ਕੀ ਉੱਥੇ ticket ਐਨੀਂ ਮਹਿੰਗੀ ਲਵਾਗੇ ਖਾਵਾਗੇ ਪੀਵਾਂਗੇ ਉਸ ਉਹਨੇ ਪੈਸਿਆਂ ਚ ਤੁਸੀਂ ਪੰਜ ਸੱਤ ਫਿਲਮਾਂ ਵਧੀਆ ਦੇਖ ਸਕਦੇ ਹੋ

ਜਿਆਦਾ ਅਸਰ ਹੈ ਉਹ ਮੰਨੋਰੰਜਨ ਦਾ ਜਿਹੜਾ ਇਹ ਖੇਤਰ ਹੈ ਅਹ ਜਿਹੜਾ TV ਹੋਗਿਆ radio ਹੋਗਿਆ phone ਹੋਗਿਆ phone ਤੇ movies cinema ਘਰ ਹੋ ਗਏ ਮੈਨੂੰ ਲੱਗਦਾ ਹੈ ਸਭ ਤੋਂ ਜਿਆਦਾ ਅਸਰ ਇਹਨਾ ਤੇ ਪਇਆ ਹੈ ਉਸ time ਦੇ ਵਿੱਚ ਮਾਰ ਤਾਂ ਇਹਨਾ ਤੇ ਸੀ ਸੀ ਇਹ ਬਿਲਕੁਲ ਵਹਿਲੇ ਹੋਕੇ ਘਰੇ ਬੈਠਗੇ ਜਿਹਨੇ ਵੀ ਅਭਿਨੇਤਾ ਸੀਗੇ ਆ ਜਿਹਨੇ ਵੀ director ਸੀਗੇ ਉਸ ਚੀਜ਼ ਦਾ ਲੰਬਾ ਅਸਰ ਮੈਨੂੰ ਲੱਗਦਾ ਏ ਇਹਨਾ ਲੰਬਾ ਅਸਰ ਕਿਸੇ ਵੀ ਚੀਜ਼ ਤੇ ਨਹੀਂ ਪਇਆ ਜਿਹਨਾ ਲੰਬਾ ਅਸਰ ਅਹ ਇਸ ਖ਼ੇਤਰ ਦੇ ਲੋਕਾਂ ਦੇ ਉੱਤੇ ਪਇਆ ਹਾਂਜੀ ਤੁਸੀਂ ਤੇ ਜਿਵੇਂ business ਦੀ ਗੱਲ ਕੀਤੀ ਕੀ ਉਹਨਾ ਦਾ ਮਤਲਬ ਲੋਕਾਂ ਦੇ ਦੇਖਣਾ ਹੀ ਬੰਦ ਕਰਤਾ cinema ਚ ਜਾਣਾ ਤੇ ਇੱਕ ਹੋਰ ਚੀਜ਼ ਵੀ ਹੋਈ ਹੈ ਜਿਵੇਂ ਹੁਣ Netflix ਤੇ amazon ਦੇ ਦੇਖੋ ਇਹਨਾ ਦੀਆਂ ਹੀ ਕੋਈ ਦੋ ਸਾਲਾ ਤੋਂ ਜਿਹੜੇ ਕੋਈ ਬਾਹਰਲੇ show ਹੁੰਦੇ ਸੀਗੇ ਅਲੱਗ ਅਲੱਗ ਦੇਸ਼ਾਂ ਦੇ ਜਿਵੇਂ Spain ਦੇ ਹੋ ਗਏ France ਦੇ ਹੋ ਗਏ america ਦੇ ਹੋ ਗਏ ਉਹਨਾ ਦਾ ਹਰੇਕ ਜਿਹੜੇ ਵੀ ਉਹਨਾ ਦੇ ਨਾਟਕ ਜਾਂ ਫਿਲਮਾਂ ਸੀਗੇ ਉਹਨਾ ਨੇ ਆਪਣੀ ਭਾਸ਼ਾਵਾਂ ਵਿੱਚ dub ਕਰਨੇ ਸ਼ੁਰੂ ਕਰ ਦਿੱਤੇ ਜਿਵੇਂ ਮਰਾਠੀ ਪੰਜਾਬੀ ਜਾਂ ਹਿੰਦੀ ਹਿੰਦੀ ਜਿਆਦਾ ਮੰਨਲੋ ਤੇ ਜਿਸ ਕਰਕੇ ਜੋ ਲੋਕਾਂ ਦਾ ਜਿਹੜਾ ਦਾਇਰਾ ਸੀਗਾ ਮਤਲਬ ਕਿਸੇ ਚੀਜ਼ ਨੂੰ ਪਸੰਦ ਕਰਨ ਦਾ ਉਹ ਇੰਨਾਂ ਜਿਆਦਾ ਮਤਲਬ ਵੱਧ ਗਿਆ ਕੀ ਉਹਨਾ ਨੂੰ ਘਰੇ ਬੈਠੇ ਤੁਸੀਂ ਦੇਖੋ ਦੇਸ਼ ਦੁਨੀਆਂ ਦੀਆਂ ਚੀਜ਼ਾਂ ਆਪਣੇ ਫੋਨ ਤੇ ਦੇਖਣ ਨੂੰ ਮਿਲ ਰਹੀਆਂ ਹੈ ਤਾਂ ਉਹ ਸਿਰਫ਼ ਹਿੰਦੀ ਦੇ ਇੱਕ ਆ romantic ਤੇ ਜਿਵੇਂ ਬੋਲਦੇ ਏ ਇਹ ਜੀਆ ਫਿਲਮਾਂ ਕਿਉਂ ਦੇਖਣ ਉਹਨਾ ਨੂੰ ਅੱਜਕਲ ਹਰੇਕ ਚੀਜ਼ਾਂ ਦੇ ਬਾਰੇ knowledge ਆ ਰਹੀ ਹੈ ਪਤਾ ਲੱਗ ਰਿਹਾ ਹੈ ਤਾਂ ਉਹਨਾ ਦੀ ਮਤਲਬ ਸੋਚ ਵੀ ਖੁੱਲੀ ਹੋ ਰਹੀ ਏ ਉਹ ਅਲੱਗ ਅਲੱਗ ਚੀਜ਼ਾਂ ਦੇਖਣ ਦੇ ਸ਼ੋਂਕੀ ਹੋ ਚੁੱਕੇ ਏ ਉਹਨਾ ਨੂੰ ਹੁਣ ਇਹ Bollywood ਚੀਜ਼ਾਂ ਨਹੀਂ ਪਸੰਦ ਆਉਦੀਆਂ ਦੇਖ ਮਤਲਬ ਲੋਕਾਂ ਦੀ ਮਾਨਸਿਕਤਾ ਵੀ ਬਦਲ ਗਈ ਤੇ ਲੋਕਾਂ ਦਾ ਹੋਰ ਵੀ ਚੀਜ਼ਾਂ ਬਦਲ ਗਈਆਂ ਕੀ ਉਹਨਾ ਨੂੰ Netflix ਹੀ ਜਿਆਦਾ ਮਤਲਬ ਦੇਖਣ ਲੱਗਣਾ ਸ਼ੁਰੂ ਕਰ ਚੁੱਕੇ ਏ

ਮੈਂ

ਹੁਣੀ ਆ ਕੇ ਅੱਗਲੇ ਪਹਿਲਾਂ ਕੀ ਹੁੰਦਾ ਸੀ ਕੀ serial ladies ਨੇ ਦੇਖਣਾ ਹੁੰਦਾ ਸੀ ਤਾਂ ਕਿੰਨਾ craze ਹੁੰਦਾ ਸੀ ਉਸ serial ਦੇਖਣ ਦਾ ਹਨਾ ਕੀ ਉਸ time ਤੇ

time ਤੇ ਆਉਣਾ serial ਤਾਂ ਉਹਨੂੰ ਉਸ time ਬੈਠਕੇ ਅਹ ਘਰਾਂ ਦੀਆ ਔਰਤਾਂ ਕੀ ਕਰਦੀਆਂ ਆਪ ਦਾ ਫ਼ਟਾਫ਼ਟ ਖਾਣਾ ਬਾਣਾ ਬਣਾਕੇ ਖਾਕੇ ਸਭ ਨੂੰ ਖੁਆਕੇ ਤੇ ਉਸ time ਤੱਕ ਵਹਿਲੀਆਂ ਹੋ ਜਾਂਦੀਆਂ ਸੀ ਕੀ ਹੁਣ ਅਸੀਂ ਸਾਡਾ serial ਆਉਣ ਵਾਲਾ ਹੈ time ਹੋ ਗਿਆ

ਤਾਂ ਉਹ ਹੁਣ ਚੀਜ਼ਾਂ ਉਹ ਕਹਿੰਦੇ ਹੈ ਨਾ ਕੀ ਜ਼ੇ ਹਰ ਇੱਕ ਚੀਜ਼ ਦਾ excess ਵੀ ਮਾੜਾ ਹੀ ਹੁੰਦਾ ਏ ਉਹ ਜਿਹੜੀ ਚੀਜ਼ ਏ ਹੈਗੀ ਏ ਜਿਹੜੀ ਆਪਾਂ ਨੂੰ easily available ਹੋ ਗਈ ਏ ਸਾਇਦ ਉਹਦੀ ਕਦਰ ਉਹਨੀ ਨਹੀਂ ਰਹਿ ਗਈ ਏ ਪਹਿਲਾਂ ਕਦਰ ਬਹੁਤ ਹੁੰਦੀ ਸੀ ਜਿਵੇਂ ਅਗਰ ਆਪਾਂ D D P ਦੀ ਗੱਲ ਕਰੀਏ ਸ਼ੁਰੂ ਚ ਇੱਕ ਹੀ channel D D ਹੁੰਦਾ ਸੀਗਾ ਤਾਂ ਉੱਥੇ ਚਿੱਤਰਹਾਰ ਆਉਣਾ ਸੁਭਾ ਸ਼ਾਮ ਨੂੰ ਐਤਵਾਰ ਨੂੰ ਇੱਕ ਫ਼ਿਲਮ ਆਉਦੀ ਸੀ ਸ਼ੁਕਰਵਾਰ ਨੂੰ ਰਾਤ ਨੂੰ ਫ਼ਿਲਮ ਆਉਦੀ ਸੀ ਸ਼ਨੀਵਾਰ ਨੂੰ ਫ਼ਿਲਮ ਆਉਦੀ ਸੀ

ਅਨੰਦ ਸੀਗਾ ਉਹਨੂੰ ਦੇਖਣ ਦਾ ਜਿਹੜਾ craze ਸੀਗਾ ਉਹ ਬਹੁਤ ਜਿਆਦਾ ਸੀਗਾ ਜਿਹੜਾ ਕੀ ਉਹ ਅੱਜ ਖ਼ਤਮ ਹੋ ਗਿਆ ਏ ਸਾਇਦ ਜਿਹੜੀ ਐਨੇ ਬੱਲਕ ਚ

bore ਨਹੀਂ ਸੀ ਹੁੰਦੇ ਸੀ ਮੰਨੋਰੰਜਨ ਦੇ ਸਾਧਨ ਜਰੂਰ ਬਹੁਤ ਘੱਟ ਸੀ ਅੱਜ ਦੇ ਅਹ ਹਿਸਾਬ ਨਾਲ ਅਗਰ ਆਪਾਂ ਦੇਖੀਏ ਤਾਂ ਸ਼ਾਇਦ ਮੈਨੂੰ ਲੱਗਦਾ ਏ ਇੱਕ ਦੋ percent ਵੀ ਨਹੀਂ ਆਪਾਂ ਗਿੰਨ ਸਕਦੇ ਏ ਸ਼ਾਇਦ ਅੱਜ ਦੇ ਮੁਕਾਬਲੇ ਪਰ ਫ਼ੇਰ ਵੀ ਉਹਦੋ ਜਿਹੜਾ ਉਹ ਅਨੰਦ ਸੀਗਾ ਜਿਹੜਾ ਉਹ ਉਡੀਕ ਦੇ ਵਿੱਚ ਅਨੰਦ ਸੀਗਾ ਉਸ ਚੀਜ਼ ਨੂੰ ਦੇਖਣ ਦੇ ਸਮੇਂ ਜਿਹੜਾ ਅਨੰਦ ਸੀਗਾ ਸਾਇਦ ਉਹ ਅੱਜ ਉਹਨਾ ਨਹੀਂ ਰਹਿ ਗਿਆ ਜਿੰਨਾ ਉਸ ਸਮੇਂ ਸੀਗਾ

ਪਹਿਲਾਂ ਤਾਂ ਮਤਲਬ generator ਤੇ inverter ਕਿੱਥੇ ਹੁੰਦੇ ਸੀ ਵਿੱਚ ਵਿੱਚ ਜਦੋਂ ਬਿਜਲੀ ਨੇ ਗੁੰਮ ਹੋ ਜਾਣਾ ਤੇ ਫ਼ੇਰ ਆਪਾਂ ਨੂੰ ਐ ਲੱਗਦਾ ਸੀ ਹਾਏ ਸਾਡੀ ਤਾਂ ਫ਼ਿਲਮ ਵਿੱਚ ਰਹਿ ਗਈ ਹੁਣ ਆਪਾਂ ਕੀ ਕਰਾਗੇ ਫ਼ਿਰ ਉਹੀ ਫ਼ਿਲਮ ਕੋਈ ਤੁਸੀਂ ਮੰਨਲੋ ਮਹੀਨਾ ਦੋ ਮਹੀਨੇ ਫ਼ੇਰ use ਤੇ ਆਉਣੀ ਚਾਰ ਵਜ਼ੇ ਦੀ timing ਤੇ ਫ਼ੇਰ ਆਪਾਂ ਉਹ ਕਿੱਥੇ ਜਾਕੇ ਦੇਖਦੇ ਸੀ ਉਹ ਫ਼ਿਲਮ ਹੁਣ ਜ਼ੇ ਆਪਣੇ miss ਹੋਈ ਏ ਵੀ ਆਪਣਾ TV ਤੇ ਦੇਖ ਰਹੇ ਹੈ ਤਾਂ ਆਪਾਂ ਸੋਚਦੇ ਹਾਂ ਕੋਈ ਨਾ ਆਪਾਂ you tube ਖੋਲਾਂਗੇ ਤੇ ਉਸ ਤੇ ਦੇਖਲਾਗੇ ਅਗਰ you tube miss ਹੋ ਗਈ ਏ ਤੇ ਕੋਈ ਨਾ ਆਪਾਂ ਕਿਸੇ ਹੋਰ ਤੇ ਪਇਆ ਹਉਗਾ zee cinema ਤੇ ਜਾ ਜੋ ਵੀ ਹੁਣੇ ਏ ਆਪਣੇ Netflix ਆਪਾਂ ਉਹ ਤੇ ਦੇਖਲਾਗੇ ਵੀ ਅੱਜਕਲ ਉਹ ਚੀਜ਼ਾਂ ਵੀ ਅੱਗੇ ਆਪਾਂ ਨੂੰ ਫ਼ੇਰ ਇਸ ਚੀਜ਼ ਦੇ ਵੀ craze ਹੁੰਦਾ ਸੀ ਕੀ ਹਾਏ ਪਤਾ ਨਹੀਂ ਕਦੋਂ ਆਉਗੀ ਆਪਣੇ ਦਿਮਾਗ ਚ ਫ਼ੇਰ ਉਵੇ ਦੀਆ ਹੀ ਚੀਜ਼ਾਂ ਰਹਿੰਦੀਆਂ ਸੀਗੀਆਂ

ਉਹ ਇਹ ਹੈ ਕਿ patience ਖ਼ਤਮ ਹੋ ਰਹਿਆ ਹੈ ਲੋਕਾਂ ਚ ਪਹਿਲਾ ਕਿੰਨਾ

ਇੱਕ ਫ਼ਿਲਮ ਨੂੰ ਦੇਖਣ ਲਈ ਬੰਦਾ ਹੱਫ਼ਤਾਂ ਉਡੀਕਦਾ ਸੀ ਅੱਜ ਉਹ ਚੀਜ਼ ਤੁਹਾਨੂੰ ਮਿੰਟ ਚ available ਹੈ

ਤੇ ਅੱਜਕਲ ਕੀ ਹੈ phone ਚੱਕਿਆ cartoon ਲਾਇਆ ਦੇਖਿਆ patience ਜਿਹੜੇ ਹੈਗੇ ਏ ਕਿਸੇ ਨੂੰ ਚੀਜ਼ ਨੂੰ wait ਕਰਨ ਦੀ ਜਿਹੜੀ capability ਉਹ ਮੈਨੂੰ ਲੱਗਦਾ ਏ ਅੱਜਕਲ ਦੀ generation ਜਿਹੜੀ ਨਵੀਂ ਹੈ ਉਹ ਚ ਤਾਂ ਬਣੀ ਹੀ ਨਹੀਂ ਜਿਹੜੇ ਆਪਣੇ ਵਰਗੇ ਜਿਹੜੀ ਪੁਰਾਣੀ generation ਆ ਉਸ ਚ ਉਹ ਚੀਜ਼ ਖ਼ਤਮ ਹੋ ਗਈ ਏ ਮਨੋਰੰਜਨ ਦੇ ਸਾਧਨ ਐਨੇ ਹੋ ਗਏ ਏ ਇਹਨਾ ਆਸਨੀ ਦੇ ਨਾਲ ਇਹਨਾ ਜਦੋਂ ਜੀਅ ਕੀਤਾ ਉਹਦੋ ਮੰਨੋਰੰਜਨ ਜਿਹੜਾ ਆਪਾਂ ਨੂੰ ਮਿਲ ਰਿਹਾ ਉਹਦੀ ਇਹ ਸਭ ਤੋ ਵੱਡੀ ਮੈਨੂੰ ਲੱਗਦਾ ਏ ਕੀ ਖ਼ਰਾਬ ਚੀਜ਼ ਏ ਕੀ ਜਿਹਨੇ ਲੋਕਾਂ ਦੀ ਅਹ patience ਦੇ ਉੱਤੇ ਬਹੁਤ ਬੂਰਾ ਅਸਰ ਕੀਤਾ ਏ ਹਾਂਜੀ ਉਹ ਗੱਲ ਤਾਂ ਹੈ ਬਾਕੀ ਤੁਸੀਂ Netflix ਦੀ ਗੱਲ ਕਰ ਰਹੇ ਹੋ ਜਿਵੇਂ ਹਨਾ

Netflix ਤੇ ਦੇਖੀਏ ਇੱਕ ਹੋਰ ਗੱਲ ਵੀ ਹੋਈ ਹੈ ਕੀ ਅੱਜ ਕੱਲ ਜਿਵੇਂ ਮੈਂ ਕੱਲ ਪਰਸੋ ਜਿਵੇਂ Netflix ਚਲਾਇਆ ਹਨਾ ਕਾਫ਼ੀ ਮਹੀਨੇ ਦੋ ਮਹੀਨੇ ਬਾਅਦ ਚਲਾਇਆ ਸੀਗਾ ਤੇ ਮੈਂ ਉਦੋ ਪਹਿਲਾਂ ਮਹੀਨੇ ਤੋਂ ਪਹਿਲਾ ਕਾਫ਼ੀ show ਦੇਖੇ ਸੀਗੇ ਮੈਂ ਕਿਹਾ ਚਲੋਂ ਅੱਜ ਆਪਾਂ Netflix ਸ਼ੁਰੂ ਕਰਦੇ ਹਾਂ ਕੀ ਪਤਾ ਕੁੱਛ ਨਵਾਂ ਆਇਆ ਹੋਵੇ ਨਵਾਂ ਦੇਖਾਗੇ ਜਦੋਂ ਮੈਂ ਖੋਲਿਆ ਉਹਦੇ ਵਿੱਚ ਇੰਨਾ ਕੁੱਝ ਆ ਗਿਆ ਮਤਲਬ ਮਹੀਨੇ ਵਿੱਚ ਹੀ ਇੰਨੇ ਜਿਆਦਾ show ਤੇ ਨਵੀਂ ਫਿਲਮਾਂ ਆ ਗਈਆਂ ਫ਼ੇਰ ਮੈਂ ਸੋਚਿਆਂ ਹੁਣ ਇਹਨਾ ਨੂੰ ਮੈਂ ਦੇਖ ਤਾਂ ਸਕਦੀ ਨੀਗੀ ਫ਼ੇਰ ਹੁਣ ਕੀ ਕਰੀਏ ਫ਼ੇਰ ਐਵੇ ਵੀ ਦੇਖੋ ਫ਼ੇਰ ਇਹਦਾ ਕੀ ਮਤਲਬ ਏ ਇਹ ਵੀ ਹੋਇਆ ਜਿਵੇਂ ਐਨੀਆਂ ਚੀਜ਼ਾਂ ਆ ਤਾਂ ਗਈਆਂ ਏ ਪਰ ਆਪਣੇ ਕੋਲ ਉਹ time ਹੈ ਨਹੀਂ ਉਹ ਸਭ ਦੇਖਣ ਦਾ time ਤਾਂ ਆਪਣੇ ਕੋਲ ਅਜੇ ਵੀ ਉਹਨਾ ਹੀ ਏ ਇੱਕ ਦਿਨ ਹੀ ਏ ਚੋਵੀਂ ਘੰਟੇ ਹੀ ਹੁੰਦਾ ਏ ਇਸ ਤੋ ਵੱਧ ਆਪਾਂ ਕੀ ਦੇਖ ਸਕਦੇ ਹਾਂ

ਤਾਂ ਫ਼ਿਰ ਉਹ ਤਾਂ ਆਪਣੀ choice ਤੇ ਫ਼ਿਰ ਰਹਿ ਜਾਂਦਾ ਏ ਵੀ ਅਸੀਂ ਹੁਣ ਕੀ ਚੀਜ਼ ਦੇਖੀਏ

ਪਰ ਹੁਣ ਫ਼ੇਰ ਕੀ ਕਰੀਏ ਜਿਵੇਂ ਇਹਨਾ ਲੋਕਾਂ ਨੇ ਬਣਾਈ ਏ ਚੀਜ਼ਾਂ ਦਿੱਤੀਆਂ ਹੈਗੀਆਂ ਆਪਾਂ ਵੀ ਇਹਦੇ ਵਿੱਚ ਕੀ ਕਰ ਸਕਦੇ ਹਾਂ ਆਪਾਂ ਵੀ ਇਹਨਾ ਦੇ ਆਦੀ ਹੋ ਚੁੱਕੇ ਆ ਅਸਲ ਚ ਆਪਾਂ ਦੋ ਮਿੰਟ phone ਆਪਣੇ ਕੋਲੇ ਪਇਆ ਹੁੰਦਾ ਏ

ਖੁਲੂ ਇਹ ਖੁੱਲਣਾ ਚਾਹੀਦਾ ਹੈ ਏ

ਸਾਧਨ ਦੱਸਦੀ ਹਾਂ ਇੱਕ ਬਹੁਤ ਮੈਂ ਵਧੀਆ ਹੈ ਸਾਧਨ ਮੰਨੋਰੰਜਨ ਦਾ Facebook ਤੇ

ਦੂਜਿਆ ਦੀਆ activities ਦੇਖਕੇ ਮੰਨੋਰੰਜਨ ਕਰ ਰਹੇ ਏ ਇਹ ਦੇਖੋ ਤੁਸੀਂ ਕੀ ਕੋਈ ਕਿੱਥੇ ਘੁੰਮਣ ਗਿਆ ਹੈ ਕਿਸੇ ਦਾ ਵਿਆਹ ਹੈ ਕੋਣ ਕਿੱਥੇ ਘੁੰਮ ਰਿਹਾ ਏ ਕਿੰਨੇ ਕੀ ਪਾਇਆ ਹੈ ਕਿਹਨੇ ਕੀ ਖਾਹਦਾ ਏ ਤੁਸੀਂ ਦੇਖੋ ਐਨੀਂ ਜਿਆਦਾ information ਤੁਹਾਨੂੰ Facebook ਦੇ ਰਹੀ ਏ ਕੀ ਤੁਸੀਂ ਲੋਕਾਂ ਦੀ activity ਦੇਖਕੇ ਆਪ ਦਾ ਮੰਨੋਰੰਜਨ ਕਰ ਰਹੇ ਹੋ ਕੀ ਲੋਕ ਕੀ ਕਰ ਰਹੇ ਏ

ਤੇ ਮੈਂ ਵੀ ਹੁਣ ਉਵੇ ਹੀ ਕਰਾ ਫ਼ੇਰ ਲੋਕਾਂ ਨੂੰ ਮੈਂ ਮੰਨੋਰੰਜਨ ਦੇਵਾ

ਇੱਕ ਬੰਦਾ ਏ chicken ਖਾ ਰਹਿਆ ਏ ਬੱਸ chicken ਖਾ ਰਹਿਆ ਏ ਤੇ ਨਾਲ ਚਾਵਲ ਖਾਈ ਜਾ ਰਹਿਆ ਏ ਪਰ ਲੋਕ ਇਹਨੂੰ ਤਿੰਨ ਤਿੰਨ ਮਤਲਬ ਸੰਖਿਆ ਚ ਉਹਨਾ ਨੂੰ ਦੇਖ ਰਹੇ ਏ ਸਿਰਫ਼ ਇੱਕ ਬੰਦੇ ਨੂੰ ਖਾਦੇ ਨੂੰ ਤੁਸੀਂ ਦੇਖਲੋ ਐਨੀ ਵਹਿਲੀ ਜੰਤਾ ਹੋ ਗਈ ਏ

ਚਲੋਂ ਹੁਣ ਜੋ ਵੀ ਹੈ ਜੋ ਵੀ ਚਲੋਂ ਇਹਨਾ ਲੋਕਾਂ ਨੇ ਬਣਾ ਦਿੱਤਾ ਉਹ ਤਾਂ ਹੁਣ ਇਹਨਾ ਨੇ ਬਣਾਇਆ ਹੀ ਹੈ ਆਪਾਂ ਕੀ ਕਹਿ ਸਕਦੇ ਹਾਂ

ਆਪਣਾ ਵੀ ਆਪਣਾ ਮੰਨੋਰੰਜਨ ਕਰ ਸਕਦੇ ਹੋ ਤੁਸੀਂ ਵੀ ਕਰਨਾ ਹੈਗਾ ਹਨਾ

ਚਲਾਓ ਮੈਂ ਵੀ ਆਪ ਦਾ phone ਚਲਾ ਰਹੀ ਆ ਹਾਂਜੀ ਨਵਨੀਤ bye ਨਵਨੀਤ

ਪਰ ਜੇ ਵੰਗਾਂ ਚੜ੍ਹਾਉਣ ਵਿੱਚ ਮਨਮੱਤ ਵਰਤੀ ਜਾਵੇ ਤਾਂ ਸੱਸ ਅਤੇ ਨਨਾਣ ਵੱਲੋਂ ਸ਼੍ਰੀ ਮਾਨ ਜੀ ਨੂੰ ਸਿਖਾ ਕੇ ਗਲ ਪਾ ਦਿੱਤਾ ਜਾਂਦਾ ਹੈ। ਉਸੇ ਵੇਲੇ ਤਾਂ ਭਊਂ ਹੋਈ ਸੋਚਦਾ, ਸੋਚਦੇ ਨਹੀਂ, ਪਿੱਛੋਂ ਅੰਦਰ ਵੜ੍ਹ ਵੜ੍ਹ ਕੇ ਮੁੱਠੀਆਂ ਵਿੱਚ ਪੌਂਡ ਬਣਾਉਂਦੇ ਫਿਰਦੇ ਹਨ। ਕੀ ਲੈ ਰੁਸਣਾ, ਹੁਣ ਕਦੇ ਸੁੱਚੀਆਂ ਵੰਗਾਂ ਚੜ੍ਹਾ ਲਵੀਂ ਜਾਂ ਇਸ ਹ ਸੋਨੇ ਦੀਆਂ ਬਣਵਾ ਲਈਂ। ਗਲੀ ਗਲੀ ਵਣਜਾਰਾ ਆਇਆ, ਤੁਸੀਂ ਵੰਗਣੀਆਂ ਲਉ ਚੜ੍ਹਾ, ਸੱਸ ਕੋਲੋਂ ਪੁੱਛਿਆ, ਨਨਾਣ ਕੋਲੋਂ ਪੁੱਛਿਆ। ਕਿਸੇ ਨਾ ਦਿੱਤੀਆਂ ਚੜ੍ਹਾਅ। ਬਾਹਰੋਂ ਆਇਆ ਹੱਸਦਾ ਖੇਡਦਾ, ਭਾਬੋ ਨੇ ਦਿੱਤਾ ਸਿਖਾ, ਅੰਦਰ ਵੜ੍ਹਿਆ, ਡੰਡਾ ਫੜ੍ਹਿਆ, ਵੰਗਣੀਆਂ ਕੀਤੀਆਂ ਫਨਾਹ, ਇੱਕ ਪੌਂਡ ਤੇਰਾ ਮੈਂ ਕੀ ਸਿਰ ਮਾਰਾਂ, ਭਾਬੋ ਦੀਆਂ ਪੱਕੀਆਂ ਖਾ, ਭਾਬੋ ਦੀਆਂ ਪੱਕੀਆਂ ਬਥੇਰੀਆਂ ਖਾਧੀਆਂ। ਹੁਣ ਤੇਰੀ ਦਾ ਚਾਅ, ਇੱਧਰ ਨਾ ਜਾਈਂ, ਉੱਧਰ ਨਾ ਜਾਈਂ, ਮੁੜ ਪੈ ਪਿਛਲੇ ਰਾਹ, ਅਜਿਹੀਆਂ ਅੜੀਆਂ ਝੜੀਆਂ, ਕਰਕੇ ਚੜ੍ਹਾਈਆਂ ਵੰਗਾਂ ਦੀ ਕਿੰਨੀ ਖੁਸ਼ੀ ਹੁੰਦੀ ਹੈ। ਵੰਗਾਂ ਦੀ ਛਣਕਾਰ ਨਾਲ ਹੀ ਮੂੰਹ ਤੇ ਹਾਸਾ ਆ ਛਣਕਦਾ ਹੈ। ਸਭ ਤੋਂ ਚੜ੍ਹਾ ਲਈਆਂ ਵੰਗਾਂ ਨੀਂ, ਮੇਰੀਆਂ ਛਾਹਵੀਆਂ ਪੀਲੀਆਂ ਵੰਗਾਂ, ਇਹ ਵੰਗਾਂ ਮੇਰੀ ਮਾਂ ਨੇ ਚੜ੍ਹਾਈਆਂ, ਪਾਉਂਦੀ ਮੁੱਲ ਸੰਗਾਂ, ਇਹ ਵੰਗਾਂ ਮੇਰੇ ਸਹੁਰੇ ਚੜ੍ਹਾਈਆਂ, ਸੰਗਦੀ ਮੂਹਰੋਂ ਨਾ ਲੰਘਾਂ, ਇਹ ਵੰਗਾਂ ਮੇਰੀ ਸੱਸ ਨੇ ਚੜ੍ਹਾਈਆਂ, ਹੱਸਦੀ ਹੱਸਦੀ ਲੰਘਾਂ।

ਅਤੇ ਗੁੱਜਰ ਮਾਸਕੀ ਹੀ ਲੋਕਾਂ ਵਿੱਚ ਫੁੱਟ ਫੁੱਟ ਕੇ ਵਰ੍ਹਦਾ ਹੈ। ਮੇਰੇ ਪੀੜ੍ਹ ਹੁੰਦੀ ਹੈ ਵੇ ਮੇਰੇ ਪੀੜ੍ਹ ਹੁੰਦੀ ਹੈ। ਨੀ ਤੇਰੇ ਕਿੱਥੇ ਹੁੰਦੀ ਹੈ ਨੀ ਤੇਰੇ ਕਿੱਥੇ ਹੁੰਦੀ ਹੈ, ਵੇ ਮੇਰੇ ਕਿੱਥੇ ਕਿੱਥੇ ਦੱਸਾਂ, ਨਾਲੇ ਰੋਵਾਂ ਨਾਲੇ ਹੱਸਾਂ, ਮੰਜ਼ੀ ਲੈ ਪਿਛਵਾੜੇ ਨੱਸਾਂ, ਮੇਰੇ ਪੀੜ੍ਹ ਹੁੰਦੀ ਹੈ, ਨੀ ਤੂੰ ਸੁੰਢ ਖਾ ਲੈ ਲੈ, ਨੀ ਤੂੰ ਅੰਜ਼ਵਾਇਣ ਫੱਕ ਲੈ, ਨੀ ਤੂੰ ਸੋਡਾ ਪੀ ਲੈ ਨੀ, ਨੀ ਤੂੰ ਸ਼ਰਬਤ ਪੀ ਲੈ, ਮੇਰੀ ਗੋਰੀਏ ਆਂਰਾਮ ਆ ਜਾਊ, ਨੀ ਤੇਰੇ ਕਿੱਥੇ ਹੁੰਦੀ ਹੈ।

ਵਿਆਹੀਆਂ ਤੋਂ ਆਪੋ ਆਪਣੇ ਘਰਾਂ ਦੀਆਂ ਮੌਜਾਂ ਦੀਆ ਗੱਲਾਂ ਸੁਣ ਕੇ ਨਵੇਂ ਨਵੇਂ ਪਿਆਰਾਂ ਅਤੇ ਚਾਵਾਂ ਦੀਆਂ ਖੁਸ਼ੀਆਂ ਦੇ ਰੰਗਾਂ ਵਿੱਚ ਮਸਤ ਸਹੁਰੇ ਆਈਆਂ ਕੁੜੀਆਂ ਵੀ ਬਾਕੀ ਸ਼ਾਨ ਦੇ ਕੇ, ਅਣ-ਮੁਕਲਾਈਆਂ ਕੁੜੀਆਂ ਦੇ ਸਹੁਰੀ ਜਾਣ ਨੂੰ ਦਿਲ ਕਾਹਲੇ ਪੈ ਜਾਂਦੇ ਹਨ। ਉਹਨਾ ਦੇ ਨਿਰਸ਼ੰਕ ਭਾਵ ਅੱਗੇ ਗਿੱਧੇ ਵਿੱਚ ਪ੍ਰਗਟ ਹੁੰਦੇ ਹਨ, ਮਾਏ ਨੀ ਮੇਰਾ ਅੱਜ ਮੁਕਲਾਵਾ ਤੋਰ ਦੇ, ਜੇ ਮਾਏ ਤੈਥੋਂ ਦਾਜੋ ਨਾ ਸ਼ਰਦਾ, ਸਾਨੂੰ ਅੰਗੀ ਦੇ ਨਾਲ ਤੋਰ ਦੇ, ਆਹੋ ਨੀ ਅੱਜ ਮੁਕਲਾਵਾ ਤੋਰ ਦੇ। ਜੇ ਮਾਏ ਤੈਥੋਂ ਚੂੜਾ ਨਾ ਸ਼ਰਦਾ, ਵੰਗਾਂ ਦੇ ਨਾਲ ਤੋਰ ਦੇ, ਜੇ ਮਾਏ ਤੈਥੌਂ ਮੰਜ਼ਾ ਨਾ ਸ਼ਰਦਾ, ਮੰਜ਼ੀ ਦੇ ਨਾਲ ਸਾਨੂੰ ਤੋਰ ਦੇ, ਮਾਏ ਨੀ ਸਾਡਾ ਅੱਜ ਮੁਕਲਾਵਾ ਤੋਰ ਦੇ, ਜੇ ਮਾਏ ਨੀ ਤੈਥੋਂ ਕੁੱਝ ਨਹੀਂ ਸ਼ਰਦਾ, ਰਾਂਝੇ ਦੇ ਨਾਲ ਸਾਨੂੰ ਤੋਰ ਦੇ, ਮਾਏ ਨੀ ਸਾਡਾ ਅੱਜ ਮੁਕਲਾਵਾ ਤੋਰ ਦੇ। ਦਿਲੀ ਗੁੱਸੇ ਦੇ ਅੰਦਰ ਮੱਚਦੇ ਗੁੱਝੇ ਭਾਵ ਨਾਲ ਕਿਹਾ ਜਾਂਦਾ ਹੈ। ਮੇਰੇ ਨਾਲ ਦੀਆਂ ਗਈਆਂ ਮੁਕਲਾਵੇ, ਮੇਰਾ ਬਾਪੂ ਵਿਆਹ ਨਾ ਕਰੇ, ਇਹ ਜੇ ਮੁਕਲਾਵੇ ਜਾਣ ਤੋਂ ਪਿੰਡ ਹੈ ਪਹਿਲਾਂ ਵਾਂਗੂੰ ਖੂੰਡਾਂ ਤੇ ਬੈਠ ਪਰਾਈਆਂ ਨਾਰਾਂ ਨੂੰ ਇਹ ਦੇਖਦਾ ਦੇਖਦਾ ਆਖਾਂ ਹਾਂ ਵਿਰੋਧ ਵਿੱਚ ਤਣੀ ਜ਼ਿੰਦਗੀ ਦੀਆਂ ਹੁੱਕਾਂ ਹਿਟਕੋਰਿਆਂ ਦੇ ਗੀਤ ਬਣ ਜਾਂਦੀਆਂ ਹਨ। ਨਾ ਤੂੰ ਮੁੰਡਾ ਖੁੰਡਾ ਤੇ ਬਹਿੰਦਾ ਅੱਧੀ ਰਾਤੀ ਘਰ ਆਉਂਦਾ ਨਹੀਂ, ਸਾਡਾ ਨਿੱਜ ਮੁਕਲਾਵਾ ਆਉਂਦਾ ਨਹੀਂ, ਗਿੱਧੇ ਅਤੇ ਬੋਲੀਆਂ ਇਹਨਾ ਲੰਮੀਆਂ ਤੁਕਾਂ ਦੇ ਆਖੀਰਲੀ ਤੁਕ ਉੱਤੇ ਤੋੜਾ ਝਾੜਨ ਵਾਲੀਆਂ ਕੁੜੀਆਂ ਤੋਂ ਬਿਨਾ ਇਕ ਹ ਤੁੱਕੀਆਂ ਬੋਲੀਆਂ ਨੂੰ ਵਧੇਰੇ ਜ਼ੋਰ ਨਾਲ ਗਾਇਆ ਜਾਂਦਾ ਹੈ, ਕਦੇ ਕਦੇ ਸ਼੍ਰੀਮਾਨ ਜੇਠ ਸਾਹਿਬ ਦੀ ਸੇਵਾ ਕਰਕੇ ਮੂੰਹ ਕਰਾਰਾ ਕੀਤਾ ਜਾਂਦਾ ਹੈ। ਜਿਸਦਾ ਆਮ ਤੌਰ ਤੇ ਅਣ-ਚਾਹਿਆਂ ਚਿਹਰਾ ਦਿਖਾਉਂਦੀਆਂ ਹਨ। ਧੇਲੇ ਦੀ ਮੈਂ ਰੂੰ ਪਰਾਈ, ਉਹ ਵੀ ਚੜ੍ਹ ਗਈ ਛੱਤੇ, ਨੱਚੋਂ ਨੀ ਮੇੇਰੇ ਹਾਣ ਦੀ ਓ, ਮੇਰਾ ਜੇਠ ਪੂਣੀਆਂ ਕੱਤੇ, ਨੱਚੋ ਨੀ ਮੇਰੇ ਹਾਣ ਦੀ ਓ ਮੇਰਾ ਜੇਠ ਪੂਣੀਆ ਕੱਤੇ, ਤੀਆਂ ਦੇ ਮਗੇ ਹੋਏ ਗਿੱਧੇ ਹੈ ਦੇ ਪਿੜ੍ਹ ਵਿੱਚ ਇਹੋ ਜਿਹੀਆਂ ਮੁਟਿਆਰਾਂ ਇਕ ਬੋਲੀ ਪਿੱਛੋਂ, ਉਸੇ ਮਜ਼ਬੂਨ ਦੀ ਦੂਜੀ ਬੋਲੀ ਬੋਲ ਕੇ ਲੜੀਵਾਰ ਬੋਲੀਆਂ ਨਾਲ ਖੂਬ ਰੰਗ ਜਮਾਉਂਦੀਆਂ ਹਨ। ਇਹਨਾ ਬੋਲੀਆਂ ਵਿੱਚ ਪਹਿਲ ਸੱਸ ਨੂੰ ਦਿੱਤੀ ਜਾਂਦੀ ਹੈ। ਸੱਸਾਂ ਦਾ ਜੋ ਰੰਗ ਕੁੜੀਆਂ ਦੀਆਂ ਤੀਆਂ ਵਿੱਚ ਕਿਣ-ਕਿਣਾਉਦੀਆਂ ਹਨ। ਉਸ ਤੋਂ ਤਾਹੀਉਂ ਮਾਲੂਮ ਹੁੰਦੇ ਨੇ ਕਿ ਸੱਸ ਕੋਈ ਵੀ ਚੰਗੀ ਨਹੀਂ ਹੁੰਦੀ। ਕੋਈ ਮਨਚ਼ਲੀਆਂ ਮੁਟਿਆਰਾਂ ਪੀਂਘ ਦੀ ਲੰਬੀ ਪੀਂਘ ਚੜ੍ਹਾ ਕੇ ਬੋਹੜ ਜਾਂ ਪਿੱਪਲ ਦੀ ਕਿਸੇ ਟਾਹਣੀ ਦੇ ਪੱਤਿਆਂ ਨੂੰ ਸੂਤਾ ਮਾਰ ਕੇ ਬੜੇ ਚਾਅ ਨਾਲ ਅਤੇ ਮਾਣ ਨਾਲ ਆਖਦੀਆਂ ਹਨ। ਆਹ ਪੱਟ ਲਿਆਂਦਾ ਸੱਸ ਦਾ ਚੂੰਡਾ, ਇਹਨਾ ਭੋਲ ਜਵਾਨੀਆਂ ਨੂੰ ਕੀ ਪਤਾ ਹਾਂ ਕਿ ਕੁੱਝ ਵਰ੍ਹਿਆਂ ਨੂੰ ਆਪ ਵੀ ਕਿਸੇ ਦੀਆਂ ਸੱਸਾਂ ਬਣ ਜਾਣਗੀਆਂ। ਜੇ ਉਦੋਂ ਹਰ ਕਿਸੇ ਨੇ ਤੁਹਾਡਾ ਚੂੰਡਾ ਜਿਹਾ ਗੁੱਤ ਨੂੰ ਹੱਥ ਪਾ ਕੇ ਖਿੱਚਿਆ ਫੇਰ ਪਤਾ ਲੱਗੂ, ਤੁਸੀਂ ਕੀ ਪੂਰਨੇ ਪਾਉਂਦੀਆਂ ਰਹੀਆਂ ਹੋ। ਜਵਾਨੀ ਦੇ ਜ਼ੋਸ਼ ਵਿੱਚ ਸੱਸਾਂ ਲਈ ਜੋ ਸ਼ਿਫਤਾਂ ਜਿਹੜੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਉਸ ਗੁਲਦਸਤੇ ਦੇ ਰੰਗ ਬਿਰੰਗੇ ਫੁੱਲ ਦੇਖੋਗੇ ਕਿੰਨੇ ਹੈ, ਤਾਰਿਆਂ ਵੰਨੇ ਹੁੰਦੇ ਹਨ। ਮੇਰੀ ਸੱਸ ਮੁਕਲਾਵੇ ਆਈ, ਬਾਪੂ ਬਾਹਰ ਪਾਣੀ ਦਾ ਛੰਨਾ ਸੱਸ ਮਰ ਜੇ, ਨਨਾਣ ਸਹੁਰੇ ਤੁਰ ਜੇ, ਆਪਾਂ ਦੋਵੇਂ ਮੇਲੇ ਚੱਲੀਏ, ਸੱਸੇ ਤੇਰਾ ਧਨ ਕਲੇਜਾ, ਹੀਰਾ ਪੁੱਤ ਨੀ ਲਾਮ ਨੂੰ ਤੋਰਿਆ, ਤੈਨੂੰ ਫੇਰ ਜਵਾਨੀ ਆਵੇ ਸੱਸੇ ਨਹੀਂ ਤਾਂ ਸੁੱਖ ਵੱਖਰਾ, ਮੁੰਡਾ ਲੱਭਾ ਮੂੰਗਫਲੀ, ਸੱਸ ਟੱਕਰੀ ਭਰਮਾ ਪਿੱਟੀ ਬੱਕਰੀ। ਤੇਰੀ ਆਈ ਮੈਂ ਮਰ ਜਾ, ਮੇਰੀ ਆਈ ਤੋਂ ਮਰੇ ਤੇਰੀ ਮਾਂ, ਤੈਨੂੰ ਸੱਸ ਦੇ ਮਰੇ ਤੋਂ ਪਾਵਾਂ, ਸੁੱਥਣੇ ਸੂਤ ਦੀਏ, ਸੱਸ ਮਰੀ ਦੀ ਮੰਦਲ ਨਹੀਂ ਜਾਣਾ, ਸਹੁਰੇ ਦਾ ਦੀਵਾਨ ਕੱਢਣਾ। ਸੱਸ ਨਿਕਲੀ ਪੰਜ਼ੇਬਾਂ ਪਾ ਕੇ, ਲੋਕੀ ਭਾਵੇਂ ਨਿੰਦਿਆ ਕਰੇ, ਸੱਸ ਦੇ ਬੋਲ ਕਬੋਲ ਤਾਂ ਸਾਰੇ ਜ਼ਰੇ ਜਾ ਸਕਦੇ ਹਨ। ਪਰ ਸੱਸ ਜਦੋਂ ਪਰ ਜਦੋਂ ਸੱਸ ਵੀਰ ਨੂੰ ਮੰਦਾ ਬੋਲਦੀ ਹੈ ਉਦੋਂ ਦਿਲ ਦੀ ਚੂੰਡੀ ਭਰੀ ਜਾਂਦੀ ਹੈ। ਸੁਣ ਨੀ ਸੱਸੇ ਏਤਬਾਰੀਏ ਵਾਰ ਵਾਰ ਸਮਝਾਵਾਂ, ਜਿਹੜਾ ਤੇਰਾ ਲੀਰ ਪਰਾਂਦਾ, ਸੰਦੂਕ ਸਣੇ ਅੱਗ ਲਾਵਾਂ, ਜਿਹੜੀ ਤੇਰੀ ਸ਼ੇਰ ਪੰਜ਼ੇਰੀ, ਵਿਹੜੇ ਵਿੱਚ ਖਿੰਡਾਵਾਂ, ਗਾਲ ਭਰਾਵਾਂ ਦੀ ਮੈਂ ਮੁੜ ਕੇ ਕਦੇ ਨਾ ਖਾਵਾਂ। ਕਈ ਵਾਰੀ ਕੁੜਮ ਕੁੜਮਣੀ ਦੀ ਅਜਿਹੀ ਬਣ ਜਾਂਦੀ ਹੈ। ਕਿਤੇ ਪਿਉ, ਉਸਦੀ ਸੱਸ ਨੂੰ ਮੰਦੇ ਬੋਲਣ ਤੋਂ ਹਟਕਣ ਲੱਗ ਜਾਂਦਾ ਹੈ। ਧੀ ਭਾਵੇਂ ਉਸਦੀ ਕਿੰਨੀ ਔਖੀ ਹੋਵੇ, ਪਰ ਉਸਦੀ ਪਿਆਰੀ ਕੁੜਮਣੀ ਨੂੰ ਤੱਤੀ ਵਾਹ ਨਾ ਲੱਗੇ। ਤੀਆਂ ਦੇ ਗਿੱਧੇ ਵਿੱਚ ਅਜਿਹੇ ਠਰਕੀ ਬਾਬਲਾਂ ਦੇ ਪਰਦੇ ਵੀ ਪਾੜ ਦਿੱਤੇ ਜਾਂਦੇ ਹਨ। ਪੀੜ੍ਹੇ ਉੱਤੇ ਬਹਿ ਜਾ ਬਾਬਲਾ, ਤੈਨੂੰ ਸਹੁਰਿਆਂ ਦਾ ਹਾਲ ਸੁਣਾਵਾਂ, ਬਾਪੂ ਤੇਰੀ ਕੁੜਮਣੀ ਨੇ ਗੋਰੇ ਰੰਗ ਦੀ ਕਦਰ ਨਾ ਪਾਈ, ਚਾਹੇ ਬਾਪੂ ਮੈਂ ਮਰ ਜਾਂ, ਚਾਹੇ ਮਰ ਜੇ ਕੁੜਮਣੀ ਤੇਰੀ, ਤੂੰ ਤੇ ਅੱਜ ਮਰ ਜੇਂ ਜੁੱਗ ਜੀਵੇ ਕੁੜਮਣੀ ਮੇਰੀ। ਜੇ ਬਾਪੂ ਮੈਂ ਮਰ ਗਈ ਕੀ ਲੱਗੇਗੀ ਕੁੜਮਣੀ ਤੇਰੀ, ਜਦੋਂ ਸੱਸ ਹੈ ਦੀ ਚੜ੍ਹ ਮੱਚਦੀ ਹੈ, ਉਹ ਵੀ ਨਹੁੰਆਂ ਨੂੰ ਗਿੱਲੀ ਮੱਕੀ ਦੇ ਦਾਣਿਆਂ ਦਾ ਆਟਾ ਪੀਹਣ ਲਾ ਛੱਡਦੀਆਂ ਹਨ। ਅਜਿਹੇ ਵੇਲੇ ਕਈ ਵਾਰ ਸੱਸ ਨਾਲ ਬਣਾ ਕੇ ਰੱਖਣ ਲਈ ਵੀ ਸੋਚਿਆ ਜਾਂਦਾ ਹੈ। ਜੇ ਮੈਂ ਜਾਣਦੀ ਚੱਕੀ ਦਾ ਪੁੜਕਾੜਾ, ਸੱਸ ਨਾਲ ਪ੍ਰੀਤ ਰੱਖਦੀ, ਪਰ ਸੱਸ ਨੇ ਵੀ ਤਾਂ ਆਪਣੀ ਮੁਖਤਿਆਰੀ ਛਾਂਟਣੀ ਹੁੰਦੀ ਹੈ। ਆਹ ਸੱਸੇ ਪਲਕ ਤੇ ਬਹਿ ਸਾਨੂੰ ਮਾਰਦੀ ਚੱਕੀ ਵੱਲ ਸ਼ੈਂਤਾਂ, ਪਰ ਵਿਹਲੀਆਂ ਬੈਠਦੀਆਂ ਨਨਦਾਂ ਦੇਖ ਕੇ ਝੱਲ ਵੀ ਨਹੀਂ ਹੁੰਦੀਆਂ, ਅਸੀਂ ਚੱਕੀ ਨਹੀਂ ਪੀਹਣੀ

ਨਾਲੇ ਮੁੰਡਾ ਪੱਤ ਚੁੱਗਦਾ, ਨਾਲੇ ਪੁੱਛਦਾ ਕਿੱਥੇ ਕਿੱਥੇ ਵੱਜੀਆਂ, ਇੱਕ ਹੱਥ ਹੰਝੂ ਪੂੰਝਦਾ, ਦੂਜੇ ਨਾਲ ਨੀ ਪਲੋਸਦਾ ਹੱਡੀਆਂ, ਨੀ ਚਿੰਤਾ ਨਾ ਕਰ ਗੋਰੀਏ, ਦਿਨ ਚੜ੍ਹਦੇ ਨੂੰ, ਲੌਂਗ ਕਢਾ ਦੂੰ, ਅੱਗ ਲੱਗੇ ਤੇਰੇ ਲੌਂਗ ਨੂੰ, ਦਿਨ ਚੜ੍ਹਦੇ ਨੂੰ ਵੀਰ ਬੁਲਾ ਲੂੰ, ਗੁੱਸਾ ਗਿਲਾ ਭੁੱਲ ਗੋਰੀਏ, ਦਿਨ ਚੜ੍ਹੇ ਤਾਂ ਸਵੱਬ ਵੰਡ ਲੈਂਦੇ ਛੋਟੇ ਦਿਉਰ ਦਾ ਕਿਤੇ ਹੀ ਇਹ ਤਾਂ ਖਾਸ ਹੁੰਦਾ ਹੈ, ਜੇ ਤੂੰ ਕੇਵਲ ਇਤਨੇ ਕਸੂਰ ਬਦਲੇ ਕਿ ਉਹ ਮਾਹੀ ਤੂੰ ਪਹਿਲਾਂ ਜੰਮਿਆ ਹੈ ਅਤੇ ਉਮਰੋਂ ਵੱਡਾ ਹੈ, ਕਈ ਭਾਬੀ ਕਰੜੀ ਅਤੇ ਸਖਤ ਸਜ਼ਾ ਦਿੱਤੀ ਜਾਂਦੀ ਹੈ, ਪਹਿਲਾਂ ਤਾਂ ਜੇਠ ਨੂੰ ਮੂੰਹ ਦਿਖਾਉਣ ਲਈ ਪਾਪ ਸਮਝਿਆ ਜਾਂਦਾ ਹੈ। ਜੇਠ ਲਈ ਜ਼ਰੂਰੀ ਹੁੰਦਾ ਹੈ ਉਹ ਜਦੋਂ ਘਰ ਆਵੇ, ਛੋਟੇ ਭਾਬੀ ਨੂੰ ਨੰਗੇ ਮੂੰਹ ਨਾ ਦੇਖੇ। ਇਸ ਕਰਕੇ ਆਪ ਜੀ ਘੰਘੂਰੇ ਦੇ ਸੰਕੇਤ ਨਾਲ ਆਪਣੀ ਪ੍ਰਤੀ ਕੌੜਾ ਫਰਜ਼ ਯਾਦ ਇਹ ਕਰਾਵੇ, ਦਿਓਰ ਲਈ ਪਿਆਰ, ਜੇਠ ਲਈ ਇਹ ਸਖਤ ਵਤੀਰਾ, ਦੀ ਜ਼ਿੰਦਗੀ ਤੱਕ ਹੀ ਮਹਿਦੂਦ ਨਹੀਂ, ਇਹ ਕੁੜੀਆਂ ਦੇ ਗਿੱਧੇ ਦੇ ਭਾਵਾਂ ਦੇ ਹਾਰ ਵਿੱਚ ਵੀ ਸ਼ਾਮਿਲ ਹੋ ਜਾਂਦਾ ਹੈ। ਲੈ ਡੋਰੀਆ, ਗੰਢੇ ਦੇ ਪੱਤੇ ਵਰਗਾ, ਰੋਟੀ ਲੈ ਕੇ ਦਿਉਰ ਦੀ ਚੱਲੀ, ਅੱਗੇ ਜੇਠ ਬੱਕਰਾ ਹੜਬਾਹੀ ਰੋਟੀ ਲੈ ਕੇ ਆਵਾਂ ਦੀ ਅਸੀਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ। ਮੇਰੇ ਜੇਠ ਦੇ ਪੁੱਠੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ, ਮੇਰੇ ਚੰਦਰੇ ਜੇਠ ਦੇ ਛੋਲੇ ਕਦੇ, ਨਾ ਕਿਹਾ ਸਾਗ ਤੋੜ ਲੈ, ਦਿਉਰਾ ਤੈਨੂੰ ਧੁੱਪ ਲੱਗਦੀ, ਮੱਚਦਾ ਕਲੇਜਾ ਮੇਰਾ, ਪੁੱਛਦਾ ਦਿਉਰ ਖੜ੍ਹਾ ਤੇਰਾ ਕੀ ਦੁੱਖਦਾ, ਭਰਜਾਈਏ, ਟੁੱਟ ਗਈ ਦਿਉਰ ਦੀ ਢੂੰਹੀ, ਜਦੋਂ ਦੀ ਮਰੀ ਲੋਹੀ ਬੱਕਰੀ, ਮੇਰੀ ਬੱਕਰੀ ਚਾਰ ਲੈ ਦਿਉਰਾ, ਮੈਂ ਨਾ ਤੇਰਾ ਹੱਕ ਰੱਖਦੀ, ਦੇਖੀ ਦਿਉਰਾ, ਭੰਨ ਨਾ ਦੇਈਂ, ਮੇਰੀਆਂ ਪੱਟੀਆਂ ਦੇਖਣ ਦਾ ਸ਼ੀਸ਼ਾ, ਘੁੰਡ ਕੱਢ ਲੈ, ਸਲਾਮੀ ਪਾਵਾਂ ਵਿਆਹ ਕਰਵਾ ਲੈ ਦੇਵਰਾ। ਪਿੰਡ ਲੰਘ ਕੇ ਕਲਿੰਕੜੀ ਪਾਈ, ਦਿਉਰ ਭਾਬੀ ਮੇਲੇ ਨੂੰ ਚੱਲੇ, ਦਿਉਰ ਵੱਲ ਵੱਧਦੇ ਤਵੱਜੋਂ ਕੇਵਲ ਇਸ ਕਰਕੇ ਹੀ ਨਹੀਂ ਕੀਤੀ ਜਾਂਦੀ ਕਿ ਉਹ ਦਿਲ ਦਾ ਜਾਨੀ ਹੁੰਦਾ ਹੈ, ਸਗੋਂ ਵੇਲੇ ਸਿਰ ਉਸਨੂੰ ਪੁਚਕਾਰਕੇ ਗਹਿਣੇ ਗੱਟੇ ਦੀ ਖਾਹਿਸ਼ ਵੀ ਪੂਰੀ ਜਾਂ ਕੀਤੀ ਜਾਂ ਕਰਾਈ ਜਾਂਦੀ ਹੈ। ਅੱਲ੍ਹੜ ਦਿਉਰ ਹੈ ਤਾਂ ਕੁੜੀਓ ਮੇਰਾ, ਆਇਆਂ ਪਾਣੀ ਲਾ ਕੇ, ਠੰਡਾ ਤੱਤਾ ਪਾਣੀ ਲਿਆ ਦਾਂ, ਪੱਤਲ ਦੇ ਵਿੱਚ ਪਾ ਕੇ, ਵਿੱਚ ਵਿਹਲੇ ਦੇ ਡਾਹ ਦਿਆਂ ਪਟੜਾ ਝਾਂਵਾਂ ਕੋਲ ਰੱਖਾ ਕੇ, ਵਿੱਚ ਸਵਾਤ ਦੇ ਡਾਹ ਦਿਆਂ ਮੰਜ਼ਾ, ਉੱਤੇ ਦਰੀ ਵਿਛਾ ਕੇ, ਸਿੱਧੀਆਂ ਤੈਨੂੰ ਲਿਆਵਾਂ ਰੋਟੀਆਂ, ਖੰਡ ਘਿਉ ਖੂਬ ਰਲਾ ਕੇ, ਹੱਸਦੀ ਭਾਬੋ ਨੂੰ ਦਾਲ ਤੜਕਾਵੀਂ ਖਾ ਕੇ, ਸਾਵੇਂ ਸਾਵੇਂ ਸਾਾਵੇਂ ਡੰਡੀਆਂ ਕਰਾ ਦੇ ਮਿੱਤਰਾ ਜਿਹੜਾ ਵਿੱਚ ਜਿਹਦੇ ਵਿੱਚ ਦੀ ਮੁਲਕ ਲੰਘ ਜਾਵੇ, ਸਾਵੇਂ ਸੋਨੇ ਦਾ ਭਾਅ ਸੁਣ ਕੇ ਮੁੰਡਾ ਪੱਲਾ ਝਾੜਦਾ ਆਵੇ, ਸਾਵੇਂ ਜੰਨ ਘੁੰਮਿਆਰਾਂ ਦੀ ਵਿੱਚ ਗਧਾ ਹਿਣਕਦਾ ਆਵੇ, ਸਾਵੇਂ ਗਧੇ ਤੋਂ ਘੁੰਮਿਆਰੀ ਡਿੱਗ ਪਈ, ਮੇਰਾ ਹਾਸਾ ਨਿਕਲਦਾ ਜਾਵੇ, ਉਹ ਭਾਬੀ ਦਿਉਰ ਮੇਰਾ, ਫੁੱਲ ਵਾਂਗੂੰ ਕੁਮਲਾਵੇਂ। ਤੀਆਂ ਦੇ ਦਿਨ ਥੋੜ੍ਹੇ ਰਹਿ ਜਾਂਦੇ ਹਨ। ਤੀਆਂ ਦੇ ਦਿਨ ਥੋੜ੍ਹੇ ਰਹਿ ਗਏ, ਮੀਹ ਪਏ ਕਿਣ ਮਿਣ ਕਾਣੇ, ਸੀਸ ਗੁੰਦਾ ਲਉ, ਪਾ ਲਉ ਡੋਰੀ, ਰੰਗ ਲਉ ਸੂਹੇ ਬਾਣੇ. ਤੀਆਂ ਦੇਖਣ ਆਉਣ ਪ੍ਰਾਹੁਣੇ ਬਣਕੇ ਇੰਦਰ ਰਾਣੇ, ਅੜੀਓ ਪਰਸੋਂ ਨੂੰ ਅਸੀ ਗੁੜ ਦੇ ਪੂੜੇ ਖਾਣੇ। ਆਖਿਰ ਤੀਆਂ ਦੀ ਵਿਦਾਇਗੀ ਦਾ ਦਿਨ ਆ ਜਾਂਦਾ ਹੈ। ਤੀਆਂ ਦੀ ਵਿਦਾਇਗੀ ਸੁਭਾਵਿਕ ਰਸਮ ਨਹੀਂ। ਇਸ ਦਿਨ ਤੀਆਂ ਇੱਕ ਮੇਲੇ ਦਾ ਰੂਪ ਧਾਰ ਕੇ ਜਾਂਦੀਆਂ ਹਨ। ਕੁੜੀਆ ਤੋਂ ਇਲਾਵਾ ਅੱਧਖੜ ਜਨਾਨੀਆਂ ਅਤੇ ਛੋਟੇ ਛੋਟੇ ਮੁੰਡੇ ਵੀ ਇਸ ਦਿਨ ਤੀਆਂ ਵਿੱਚ ਜਾ ਸ਼ਾਮਿਲ ਹੁੰਦੇ ਹਨ। ਆ ਜਾਉ ਇੱਕ ਦਿਨ, ਛੱਡ ਕੇ ਕਦੇ ਨਾ ਜਾਉ, ਕੂਹੜਾ ਤੇਰਾ ਕਾਹਲਾ ਜਵਾਨਾਂ ਸਾਡੇ ਦੋ ਨੇ ਰਾਹ, ਕੁੜੀਆਂ ਆਖਦੀਆਂ, ਪਰਨੂੰ ਤੇਰਾ ਵਿਆਹ, ਅਜਿਹੀਆਂ ਮੂੰਹ ਅਤੇ ਦਿਲ ਦੀਆਂ ਮਜ਼ਬੂਤ ਕੁੜੀਆਂ ਨੂੰ ਖਿੱਚ ਕੇ ਕੋਈ ਵਿਆਹ ਕੇ ਚੂਪੇ ਗੰਨੇ, ਚੱਬ ਕੇ ਸੁੱਟੇ, ਰੱਖੀ ਖੇਤੀ ਦੀ ਘਰਦੇ, ਹੀਰ ਸਿਆਲਾਂ ਦੀ ਅੱਲੜ੍ਹ ਬਛੇਰੀ ਪਲਦੇ, ਪਰ ਉਹ ਆਪਣੇ ਸਵੈ- ਭਰੋਸੇ ਦੀ ਪੱਕੀ ਨਿਕਲਦੀ ਹੈ। ਸ਼ਹਿਰਨਾਂ ਵਾਂਗ